ਇੱਕ ਗੱਡੀ ਦੇ ਲਾਗੇ ਇਕ ਆਦਮੀ ਖੜਾ ਹੈ ਜੋ ਕਿ ਚੈਕਿੰਗ ਕਰ ਰਿਹਾ ਹੈ।

ਬੋਰਡ ਲੱਗੇ ਹਨ ਅਤੇ ਲਾਗੇ ਬਹੁਤ ਸਾਰੇ ਦਰਖਤ ਵੀ ਹਨ।

ਊਪਰ ਇੱਸ ਦੇ ਇਕ ਬੋਰਡ ਲੱਗੀ ਹੈ ਜੋਕਿ ਅੱਲਗ ਅਲੱਗ ਰੰਗਾ ਦਾ ਹੈ।

ਸਾਈਡਾਂ ਤੇ ਬਹੁਤ ਸਾਰੇ ਦਰਖਤ ਹਨ ਜੋ ਕਿ--

ਮੋਮਬੱਤੀਆਂ ਜਗ ਰਹੀਆਂ ਹਨ ਮੋਮਬੱਤੀਆਂ ਦੀਵੀਆਂ ਵਿੱਚ ਹਨ ਅਤੇ ਦੀਵੇ ਮਿੱਟੀ ਰੰਗ ਦੇ ਹਨ।

ਇਕ ਦੁਕਾਨਾਂ ਦੇ ਬਾਰ ਦਾ ਵਿਊ ਹੈ।

ਇਹ ਫੋਟੋ ਵਿੱਚ ਇੱਕ ਬਿਲਡਿੰਗ ਦੇ ਬਾਹਰ ਦਾ ਵਿਊ ਹੈ।

ਇਹ ਫੋਟੋ ਵਿੱਚ ਇੱਕ ਨਦੀ ਹੈ।

ਇਸ ਦੇ ਲਾਗੇ ਦੋ ਦਰਖਤ ਲੱਗੇ ਹਨ ਜੋ ਕਿ ਬਹੁਤ ਵੱਡੇ ਹਨ।

ਡਰੈੱਸਾਂ ਪਈਆਂ ਹੋਈਆਂ ਹਨ ਉਪਰ ਪੰਖਾ ਵੀ ਚੱਲ ਰਿਹਾ ਹੈ ਸਾਇਡਾਂ ਤੇ ਯੇਲੌ ਕਲਰ ਦਾ ਪੇਂਟ ਹੋਏਆ ਹੈ।

ਇਸ ਫੋਟੋ ਵਿੱਚ ਇੱਕ ਜਗ੍ਹਾ ਹੈ ਜਿੱਥੇ ਕਿ--

ਬਹੁਤ ਸਾਰੇ ਟਮਾਟਰ ਪਏ ਹਨ ਟਮਾਟਰ ਅਲੱਗ ਅਲੱਗ ਰੰਗਾਂ ਦੇ ਹਨ ਅਤੇ ਕੁਛ।

ਮੱਥੇ ਤੇ ਟਿੱਕਾ ਵੀ ਲਾਇਆ ਹੈ ਅਤੇ ਇਸਦੇ ਪਿੱਛੇ ਬੋਹਤ ਵਦੱਦੇ --

ਇਸ ਦੇ ਬਾਹਰ ਕੁਛ ਲਾਈਟਾਂ ਵੀ ਹਨ ਇਸ ਦੇ ਲਾਗੇ--